ਹਨ ਜੀ ਹਨ ਜੀ ਠੀਕ ਹੈ ਹੋਰ ਨਵਜੋ ਤੇ ਮੀਰ ਸਬ ਠੀਕ ਨੇ

ਬਸ ਕੁਛ ਨੀ ਕਰਨਾ ਤੇ ਕੀ ਕਰਨਾ ਬੇਲੀ ਬੇਠੀ ਅੱਛਾ ਚਲੋ ਸਵੇਰ ਦੀ ਤੇ ਖਾ ਲਈ ਹੈ ਹੁਣ ਤੇ ਜੇ ਟਾਇਮ ਲਾਗੂਗਾ ਖਾ ਲੈਣਗੇ ਫਿਰ

ਹਾਂਜੀ ਠੀਕ ਆ ਮਨਪ੍ਰੀਤ ਹੋਣਾ ਹਾ ਸਾਰੇ ਠੀਕ ਉਹ ਤੇ ਗਈ ਏ ਸੈਂਟਰ

ਆ ਹੂ ਤੇ ਬੇਹਂ ਸੁੱਤੀ ਹੈ

ਨਹੀ ਠੀਕ ਹੈ ਨੀ

ਆਹੋ ਮੈਂ ਕਿਹਾ ਗਲ ਹੀ ਕਰਲਾ ਹੋਰ ਸੋਨੂੰ ਗਿਆ ਵਾ

ਸ਼ਾਇਦ ਪਤਾ ਨੀ ਉਹ ਜੋਤ ਦੀ ਰਿਪੋਰਟ ਵੀ

ਉਹ ਪੁੱਛਦੇ ਨੇ ਦੀ sport

ਤੇ ਪੁੱਛੇ ਕਿ ਏ bi birth ਤੋਂ ਏ

ਕਹਿੰਦੇ ਆਹੋ ਜਿਸ time ਇਸ ਦਾ ਜਨਮ ਹੋਇਆ ਸੀ ਰੋਈ ਸੀ

ਕਹਿੰਦਾ ਉਹ ਰੋਈ ਸੀ ਕਹਿੰਦਾ ਤੈਨੂੰ ਪੱਕਾ ਪਤਾ ਕੀ ਉਹ ਰੋਈ ਸੀ ਕਹਿਣਾ ਮੇਂ ਮਾਂ ਹਾਂ ਮੇਂ ਜਾਂਦੀ ਹਾਂ ਮੈ ਮੈ ਕਿਹਾ ਮੈ ਝੂਟ ਬੋਲੂੰਗੀ ਬਾਕੀ ਤਾ ਨੀ ਨਾ ਬੋਲਣ ਗਏ ਮ ਮੱਮੀ ਓਥੇ ਹੀ ਚਾਚੀ ਉਥੇ ਮੈ ਓ aunty ਓਥੇ ਸੀ

ਠੀਕ ਹੈ ਮੈਂ ਕਿਹਾ ਬਾਕੀ ਪਤਾ ਨੀ ਬਾਅਦ ਵਿਚ ਕੀ ਹੋਇਆ ਕੀ ਨਹੀਂ

ਅੱਜ ਸ਼ਾਇਦ ਕਹਿਣ ਨੂੰ ਟਾਇਮ ਲੱਗਿਆ ਤੇ ਲੈ ਜਾਉਂਗਾ ਲੈ ਜਾ ਕੇ ਚੇਕ ਕਰਵਾ ਲਾਗੇ ਹਨ ਜੀ ਆਹੋ ਅਗੇ ਬੁੱਧਵਾਰ ਸ਼ਨੀਵਾਰ ਕਰਵਾਈ ਸੀ ਤੇ ਅਜ ਬੁਧਵਾਰ ਹੋ ਗਿਆ ਵਾ ਹਨ ਜੀ ਹਨ ਜੀ ਉਨ੍ਹਾਂ ਨੇ ਕਿਹਾ ਸੀ ਨਾ ਚਾਰ ਦਿਨ ਬਾਅਦ ਲੈ ਜਿਓ ਕੱਲ ਸ਼ਾਮੀ ਆਇਆ ਸੀ ਨਾ ਫੋਨੇ ਕਿੱਤਾ ਸੀ ਕ ਸ਼ਾਮੀ ਆ ਕ ਲੈ ਜੋ

ਸ਼ਾਮੀ ਟਾਈਮ ਨੀ ਲੱਗਿਆ ਉਹਨੂੰ

ਆਹੋ ਚਲੋ ਠੀਕ ਹੈ ਨਿਆਣੇ ਠੀਕ ਐ ਰੀਤ ਯੁਵਰਾਜ ਗਏ ਸਕੂਲੇ ਆਹੋ ਰੀਤ ਵੀ ਗਈ ਐ ਯੁਵਰਾਜ ਵੀ ਗਿਆ ਵਾ ਤੇ ਹੁਣ ਜੀਤ ਆਉਣ ਵਾਲਾ ਐ ਇੱਕ ਵਜਣ ਵਾਲਾ ਐ

ਹਾਂ ਯੁਵਰਾਜ ਨੇ ਆ ਜਾਣਾ ਸਵਾ ਇਕ ਵਜੇ ਆਂ ਇਕ ਬਜੇ ਓਹਦੇ ਛੁਟੀ ਹੁੰਦੀ ਆ ਤੇ ਗੀਤ ਓਹਨੂੰ ਲੈਣ ਜਾਣਗੇ ਤੇ ਉਹ ਵੀ ਆ ਜਾਊਗੀ ਗੀਤ ਵੀ ਜੀਤ ਜੀਤ ਮਤਲਬ ਬਾਕੀ ਭੀ ਲਾਵਈ

ਆਹੋ ਚਲ ਹੱਥ ਪੈਰ ਮਾਰਨੇ ਚਾਹੀਦੇ ਐ

ਚੱਲ ਰਾਜੂ ਠੀਕ ਏ ਹਨ ਜੀ ਉਹ ਸਾਰੇ ਠੀਕ ਹੈ ਜਾਣਾ ਉਸ ਦੀ ਦਵਾਈ ਲੈਣ

ਚੱਲ ਠੀਕ ਹੈ ਚੱਲ ਕੋਈ ਨੀ

ਹਾਂਜੀ ਹਾਂਜੀ ਸਭ ਠੀਕ ਠਾਕ ਚਲ ਵਧੀਆ ਚਾਹੀਦਾ ਬਾਬਾ ਵਧੀਆ ਰਖੇ

ਰੀਤ ਡੈਡੀ ਦੇ ਨਾਲ ਨਹੀਂ ਆਂਦੀ ਡੈਡੀ ਨਾਲ ਓਹਨਾ ਨੂੰ ਓ ਕਰੋ ਕ ਤੇ ਆਏ ਆ ਜਾਏ ਡੈਡੀ ਦੇ ਉਹ ਡੈਡੀ ਆਉਂਦੇ ਬੜੀ late ਨੇ ਨਾ ਰੀਤ ਨੂੰ ਇਕ ਵਜੇ ਛੁਟੀ ਹੋ ਜਾਂਦੀ ਹੋਣੀ ਆ ਨਾ ਉਹਨੂੰ ਇਕ ਡੇਢ ਵਜੇ ਹੈ ਛੁਟੀ ਹੋ ਜਾਂਦੀ ਉਹਨੂੰ ਡੇਢ ਬਜਾਏ ਹੈ ਲਈ ਆਓ ਉਹਦੇ ਆਉਣ ਦੀ ਖੁਸ਼ ਰਹਿੰਦੀ ਬੜੀ ਇੱਡੀ ਪੱਕੀ ਦਾ ਕਿੱਸਾ ਜਾਮਾ ਕਰਵਾ ਦਿੱਤਾ ਆਹ ਹੋ ਬੜੀ ਖੁਸ਼ ਰਹਿੰਦੀ ਆ

ਮੇਂ ਕੋਈ ਗੱਲ ਨਹੀਂ ਕਿੱਤੀ ਮੇਂ ਬਸ ਤੈਨੂੰ ਇਤਨਾ ਕਹਿਣਾ ਸੀ ਰਹਿਣ ਦੇ ਜਿੱਥੇ ਪੜਨਦੀ ਸਕੂਲ ਉਹ ਵੀ ਵਧੀਆ ਕੋਈ ਮਾੜਾ ਸਕੂਲ ਨਹੀਂ ਐ ਉਹ ਕਿੱਥੇ ਦਾ ਖਰਚਾ ਵੀ ਐਨਾ ਸ਼ੁਕਰ ਯੁਵਰਾਜ ਵੀ ਐ double double ਕਾਮ ਹੋ ਜਾਂਦੇ ਆਂ ਨਾ ਹੋਰ ਭਾਉ ਪੰਜਾਹ ਹਜ਼ਾਰ ਰੁਪਈਆ ਮੰਗਦੀ ਸੀ ਉਹ ਪੰਜਾਹ ਨਹੀਂ ਇੱਕੀ ਹਾਜ਼ਰ ਮੰਗਦੀ ਸੀ

ਇੱਕੀ ਹਾਜ਼ਰ ਰੁਪਿਆ ਤੇ ਕੱਢ ਲੈਣਾ ਹੈ ਨਹੀਂ ਮਮੀ ਨਾਲੇ ਦੋ ਜਣੀ ਨਹੀਂ ਪੜ੍ਹਾਏ ਜਾਣੇ ਕਿਉਕਿ ਅਜੇ ਮੰਨੂ ਕੋਈ ਕਮ ਨਹੀਂ ਬਣ ਰਿਹਾ ਤੇ ਰਾਜੂ ਬੇਚਾਰਾ ਕਿੰਨਾ ਕਿ ਜੇਬ ਖਰਚ ਬਥੇਰਿਆਂ ਚਾਕਰਾਂ ਮਾਰਦਾ ਉਹ ਇਕ ਘਰ ਮਿਲੀ ਰਹੀ ਨਾ ਕਾਮ ਕਰਨ ਵਾਸਤੇ ਓ ਤੇਯ ਕਰਨ ਡੇ ਰਾਤੀ ਡੇਢ ਵਜੇ ਤਕ ਜਾਗਦਾ ਰਾਹ ਸੇ ਆ ਇੰਜ ਤੇ ਸੋਂਦੇ ਆਂ ਤ ਹੈ ਤੇ ਮੇਂ ਇਨਹੁ ਉਠਾ ਲਾਯਾ ਕ ਕਰਲਾ ਮਾਹੀ ਕੋਈ ਗੱਲ ਨਹੀ ਕੋਈ ਗੱਲ ਨਹੀਂ ਤੁਸੀ ਉਨਹੂ ਕਹੋ ਤੂੰ ਟੈਨਸ਼ਨ ਨਾ ਲੈ ਜੱਦੜੋਂ ਕਾਮ ਮਨ ਕੋਈ ਓਰ ਨਹੀਂ

ਚਾਲ ਮੇਂ ਕਹਾ ਇਥੇ ਹੈ ਸਾਰਾ ਟੱਬਰ ਇੱਕੇ ਥਾਂ ਹੀ ਹੈ ਰੋਟੀ ਚੱਲ ਘਰ ਦੀ ਪੱਕੀ ਖਾਂਦਾ ਆ ਨਹੀਂ ਏ ਤੇ ਮੁੜਕੇ ਕਹਿਣ ਡੇ ਸੀ ਕੇ ਤੇ ਮੈਂ ਕਮ ਨੂੰ ਕਿ ਕਮ ਤਾ ਇਥੇ ਬਥੇਰਾ ਆ ਤੇ ਰਾਜੂ ਸਮਾਨ ਆਪਣੇ ਬਣੌਨ

ਠੀਕ ਮੇਂ ਕਹਾ ਚੈਤੀ ਚੈਤੀ ਮੇਂ ਚਡ ਲਾ

ਫਿਰ ਮੇਂ ਉਹਨੂੰ ਆਹ ਬਾਰੇ ਦੱਸਿਆ ਕ ਇਹ ਕੋਈ ਹੈ ਕਾਰਨ ਪੈਣਾ ਪਤਾ ਉਨ੍ਹਾਂ ਨੂੰ ਉਹਨੂੰ ਸੋਵਾ ਪਤਾ ਹੈ ਜਿੰਨੂ ਪਤਾ ਹੈ ਉਣ ਕੇਰਾ ਕਰਨਾ

ਨਹੀਂ ਚਲੋ ਨਹੀਂ ਨਾ ਅਕਰ ਸਾਡੀ ਕੋਈ

ਕਹਿੰਦੇ ਨੇ ਚਾਰ ਤਰੀਕ ਵਿਚ hello

ਮੇਂ ਕਹਾ ਜੀ ਹੁਣ ਕਿੰਨੀ ਤਰੀਕ ਨੂੰ ਪੈਸੇ ਮਿਲਣੇ ਐ

ਮੇਂ ਕਹਾ ਚਲ ਵਧੀਆ ਵਾ ਇਥੇ ਕੋਈ ਕੰਮ ਕੁਮ ਚਲ ਜੇ ਨਿਆਣਿਆਂ ਦਾ ਇਹ ਹੋਰ ਵੀ ਜਰੂਰੀ ਹੋ ਥੋੜੀ ਕਿ ਬਾਹਰ ਹੀ ਜਾਣਾ ਚਲ ਜੇ ਚਲੋ ਬਾਹਰ ਮੰਨੂ ਨੇ ਜਾਣਾ ਰਾਜੂ ਨੇ ਜਾਣਾ ਪਰ ਮੰਨੂ ਤਾਂ ਚਲੇ

ਸੁਖਣਾ ਥੋਰੀ ਸੁਖੀ ਆ ਕ ਸਾਰੀ ਉਮਰ ਭਾਰ ਹੀ ਕਾਡਨੀ ਆ

ਚਲੋ ਉਡਦੀ ਤੋਂ ਹੁਣ ਦਵਾਈ ਉਹ ਮੰਗਵਾਈ ਹੈ order ਕੀਤੀ ਆ ਉਹ ਤੇ ਕਲ ਆਹ ਆਹੋ ਸਵੈਰੇ ਤਿਹ ਤਰੀਕ ਹੈ ਪਹਿਲੀ ਤਾਰਿਕ ਦੇ ਲਗੇ ਚਾਗੇ ਆਜੁਗੀ। ਪਹਿਲੀ ਤਾਰੀਖ ਨੂੰ ਆ ਜਾਣੀ ਐ

ਚਾਲ ਦਵਾਈ ਖਾਉਗਾ ਤੇ ਚੱਲ ਆਪੇ ਕੋਈ ਵਿਰਜਾ ਕਲਾਉਂਗੇ ਬਾਹਰ ਏਨੂੰ ਏ ਤਾ ਆਪ ਬੇਚਾਰਾ ਕਾਲਾ ਬਥੇਰਾ ਇਥੇ ਸਾਰਾ ਦਿਹਾੜੀ ਕਦੇ ਬਾਹਰ ਕਦੇ ਅੰਦਰ ਇਥੇ ਅਸੀਂ ਗੁਰਦੁਆਰੇ ਗੀ ਉਥੇ ਨਾ ਇਕ ਬੁਲ੍ਡਿੰਗ ਲਿਖ ਕੇ ਲਾਇਆ ਸਕਿਊਰਿਟੀ ਗਾਰਡ ਚਾਹੀਦਾ ਐ ਪੰਦਰਾ ਹਜਾਰ ਚਾਹੀਦਾ ਐ ਨਸ਼ਿਆਂ ਦੀ security ਮੈਂ ਕਿਹਾ ਗੱਲ ਤੇਰੀ ਠੀਕ ਆ ਪਰ ਇਹਦੇ ਰਹਿਣ ਦੀ ਹੈ ਨਾ problem ਰਹਿਣ ਕਲ ਤਿਨ ਚਾਰ ਮੁੰਡੇ, ਮੈ ਕਿਹਾ ਤਿਨ ਚਾਰ ਮੁੰਡੇ ਨੂੰ ਐਸੀ ਕਿ ਕਹਿਣਾ ਮੈ ਕਿਹਾ ਇਕ ਕਮ ਬਣੇ ਸਹੀ ਮੈ ਏ ਕੱਲਾ ਹੀ ਜਾਣੀ ਆ ਅਜੇ ਮੈ ਕਿਹਾ ਕੋਈ ਗੱਲ ਨੀ ਆ ਮੇਂ ਕਹਾ ਪ੍ਤੇਰੋਬ੍ਲੇਮ ਜਗ੍ਹਾ ਦੀ ਹੈ

ਏ ਵੀ ਕਮ ਹੀ ਕਰਨਾ ਆ ਲੋਕੀ ਰਹਿੰਦੇ ਆ ਭੈਣ ਪ੍ਰਾ ਮੇਂ ਨਹੀਂ ਠੀਕ ਆ ਮੈਂ ਮੈਨੂ ਘਰੇ ਠੀਕ ਹੈ ਮੇਂ ਕਹਾ

ਗਗਨ ਪ੍ਰਹੇਜ਼ ਦਵਾਈਆਂ ਕਿਹੜੀਆਂ ਹਨ ਇਹ ਆਪ ਦੇ ਨਾਲ ਹੀ ਦਵਾਈਆਂ ਹਮ ਓਹ ਤੇ ਹੁਣ ਉਹ ਬੁ ਔਗੀ ਦਵਾਈ ਤਾ ਫਿਰ ਦਿਖਾਗਏ ਚਾਰਟ ਭੇਜਣ ਗੇ ਨਾ ਤੇ ਫਿਰਕਿਸ ਤਰਾ ਦਿਨੀ ਆ ਕਿਸ ਤਰਾ ਨਹੀ ਕੀ ਖਾਨਾ ਆ ਕੀ ਨਹੀ ਫਿਰ ਇਹਦਾ ਪੂਰਾ ਟੀਂ ਰ੍ਖਾਗਏ ਓਹਨੇ ਧਿਆਨ ਰੱਖਣਾ ਕੋਈ ਵੀ ਚੀਜ਼ ਆਲਤੁ ਫਾਲਤੂ ਜੀ ਖਾਵੇ ਜਦੋ ਡਾਵਾਯੀ ਤਾਈ ਦੇਣੀ ਆ ਨ

ਤੇ ਫੇਰ ਜਦ ਮੈਂ ਵੀ ਤੇਰੀ ਗੋਰੀ ਗੁਜਰੀ ਨਾਲ ਕਾਲਾ ਪਾਰਸੁ ਆ ਜਾਣੀ ਹੈ ਦਵਾਈ ਪਹਿਲੀ ਤਾਰੀਖ ਦੀ ਸਿਜਲਰ ਢੋਆ-ਢੁਆਈ ਟਰੈਕਟਰ ਟੋਚਨਾ ਕੈਂਪ ਦੀ ਰੋਟੀ ਪਾਣੀ ਤੇ ਲੈ ਘਟੀਆ ਜਹੇ ਰਹਿਣ ਦੀ ਅਪੀਲ ਕੀਤੀ

ਹਮ ਵੇਖੋ ਚਲੋ ਵੇਖਦੇ ਆਂ ਦਵਾਈ ਦੇ ਕਿ ਬਾਬਾ ਤੇ ਮੇਹਰ ਕਾਰੁ ਗਏ ਏ ਨਾ

ਚਲ ਓਏ ਟਿਡਿਆ ਦਰਿਆ ਵਗ ਵਿਡੋ ਬਾਤੈਰੀ ਮੈਨੂੰ ਵੀ ਜ਼ਰੂਰੀ ਡਿਜਾਇਨਰ ਚੰਗੀਆ ਦੀ ਦਵਾਈ ਵੇਖ ਲੈਂਦੇ ਆ ਖਾਵੈ ਕ ਚੱਟੀ ਦੋ ਤਿੰਨ ਮਹੀਨੇ ਖਾਣੀ ਪਵੇਗੀ ਤੇ ਮਹਾਰਾਜ ਵਾਗਿਗੁਰੂ ਮੇਹਰ ਕਰੁ ਤੁਹਾਡੇ ਤੇ ਤੇ ਬਾਹਰ ਕਹਿ ਛੱਲਾ ਜਵਾਈ ਤੇ ਛੱਤੀ ਹਾਜ਼ਰ ਰੁਪਯਾ ਤਾਨਖੁਵਾ ਹੈ ਅਹਿ ਇੱਡੀ ਇਕ ਮਹੀਨੇ ਦੀ ਹੈ ਬਥੇਰੀ ਤਨਖਾਹ ਵਿਚਾਰਾ ਰਹਿ ਚਲੋ ਮੇਂ ਨਹੀਂ ਡਾਵਾਯੀ ਖਾ ਪਹਿਲੋਂ ਤੇ ਸਾਰਾ ਕੁਛ ਹੈ ਚਿੱਟ ਦਾ ਹੈ ਕ ਠੀਕ ਹੋਣਾ ਚਾਹੀਦਾ ਪੈਸੇ ਦੀ ਤੇ ਕੋਈ ਗੱਲ ਨਹੀਂ

ਆਰਾਮ ਮਿਲਣਾ ਚਾਹੀਦਾ ਬਸ ਇੰਨਹੁ ਸਾਡੀ ਤਾਂ ਬੋਹਤ ਜਾਇਦਾਦ ਬੋਹਤ ਆ ਆ ਵਧਾਯੀ ਆ ਇਨਾਂ ਵੱਲ ਨੀ ਰੱਖਣਾ ਆ ਇੰਨਾ ਵੱਲ ਵੈਖੀ ਦਾ ਵਾ

ਦੋ ਹੈਂ ਗਈ ਨਾ ਚਲ ਮਹਾਰਾਜ ਸਚੇ ਪਾਤਸ਼ਾਹ ਬੜੀ ਬੜੀ ਉਮਰ ਇਹਨਾਂ ਦੀ ਕਰੀ ਕਲਯੁਗ ਦਾ ਵਕਤ ਐ ਮਹਾਰਾਜ ਹਥ ਰਖੇ ਹਨ ਜੀ ਹਨ ਜੀ

ਓਹੀ ਆ ਨਾ ਕ ਘਰਦੇ ਹੁੰਦਾ ਵੀ ਰਲ ਮਿਲ ਕ ਰਹੋਗੇ ਤੇ ਆਪੇ ਸਾਰਾ ਕੁਜ ਠੀਕ ਆ ਆ ਰਲਕੇ ਰਹਿਣਾ ਈ ਨਹੀਂ ਆ ਵੀ ਆਹੋ ਫਿਰ ਅਲਗ ਅਲਗ ਸ਼ੇਰਾਵਿਚ ਫਿਰ ਓਹੀ ਗਲ ਹੁੰਦੀ ਆ

ਕੋਈ ਨਈ

ਹਾ ਉਡਦੀ ਮੇਹਰ ਹੈ ਤੇ ਸਾਰਾ ਕੁਛ ਹੈ ਹੈ ਮੈਂ ਬਥੇਰਾ ਨੂੰ ਉਹ ਉਸਨੂੰ ਕਹਿੰਦੀ ਹੈ ਕਿ ਗੁਰਦਵਾਰੇ ਜਾਇ ਗੁਰਦਵਾਰੇ ਜਾਇ ਓਹ ਬਸ ਓਹਦੇ ਲਾਲਚ ਵਿੱਚ ਸੁਤਾ ਰਹਿੰਦਾ ਹੈ ਮਨੁ ਨੂ ਬਹਾਨਾ ਵੀ ਸ਼ੈਦਾ ਸਵੇਰੇ ਨਾ ਉਥਾਨ ਦਾ ਮੇਂ ਤਾ ਓਹਨੁ ਉਸ ਦਿਨ ਕਿਹਾ ਸੀ ਮੈ ਸਵੇਰੇ ਤੇਰੇ ਕੋਲ ਜਾਈ ਜਾਂਦਾ ਸੈਮ ਨੂੰ ਚੱਲ ਜਯਾ ਕਰ ਕੋਈ ਗੱਲ ਨੀ ਪਤਾ ਨੀ ਕਿ ਓਹਦੇ ਦਿਮਾਖ ਨੂੰ ਓਹੀ ਗੱਲ ਵੀ ਲਗਦਾ ਹੀ ਨਹੀ ਹੋਰ ਪਾਸ ਚਲ ਠੀਕ ਆ ਡਾਲਾ ਫਿਰ ਕਰਲੀ ਬਾਦ ਚ ਗਲ ਚੰਗਾ ਚਲ ਠੀਕ ਚੰਗਾ ਬਾਦ ਚ ਕਰਲੀ ਚਲ ਠੀਕ ਆ ਜਦੋ ਮਰਜੀ ਕਰਲੋ ਰਾਤ ਨੂ ਅਠ ਕ ਵਜੇ ਅਠ ਸਾਠ

ਚਾਲ ਠੀਕ ਹੈ ਦਵਾਈ ਖਲਾ ਕਰਲੂ ਗਏ ਚਾਲ ਠੀਕ hello hello

ਸਤਸ਼੍ਰੀਅਕਾਲ ਕਿ ਕਰਨ ਡੀ ਕੁਛ ਨਹੀਂ ਆ ਹੋਰ ਵਦੀਆਂ ਆ ਦੀਆਂ ਹੀ ਚਾਹੀਦਾ ਵਾ ਹੋਰ ਸੁਣਾ ਕੋਈ ਗੱਲ ਹਮ ਮੈ ਕਯਾ ਵਦੀਆਂ ਜੀ ਤੁਸੀ ਸੁਣਾਓ

ਹਾਂਜੀ ਤੈਨੂੰ ਪਤਾ ਗਰਮੀ ਚ ਮੇਰਾ ਬੜਾ ਔਖਾ ਆ ਹਮ ਹੁਣ ਆਏ ਪਾਣੀ ਬਣਾ ਕ ਪਿਤਾ ਠੰਡਾ

ਹਮ ਹਮ

ਹੋਰ ਕਿ ਠੰਡਾ ਪਾਣੀ ਤਾ ਵਦੀਆਂ ਮੱਚ ਦੀ ਧੁੱਪ ਚ ਕਿਥੇ ਠੰਡਾ ਪਾਣੀ ਪਿਤਾ ਜਦੋ ਰੱਖ ਤਾ ਗਲਾਸ ਫਰ ਓਦਾਂ ਦਾ ਓਦਾਂ ਸ਼ਰੀਰ ਨ੍ਹਾ ਕ ਤਾ ਉਹੀ ਸੋਨਾ ਵਾ ਆਹੋ ਕੇ ਹੁਣ ਨ੍ਹਾ ਕ ਆਈਦਾ ਵਾ ਪੰਜ ਕ ਮਿੰਟ ਪਤਾ ਲੱਗਦਾ ਨਹਾਤਾ ਵ ਜਿਨ੍ਹਾਂ ਚੱਕ ਪਾਣੀ ਲਗਾ ਸ਼ਰੀਰ ਤੇ ਜਦੋ ਪਾਣੀ ਸੁੱਕ ਗਯਾ ਤਾ ਫੇਰ ਓਦਾਂ ਹੀ ਗਰਮੀ ਹਾਂਜੀ ਹਮ ਹੋਰ ਵੜਿਆ ਜੀ ਤੁਸੀ ਸੁਣਾਓ

ਉਤੋਂ ਗਰਮੀ ਚ ਬੱਤੀ ਵੀ ਨਹੀਂ ਚਡ ਦੇ ਅਗ ਲੱਗਣ ਦਾ ਡਾਰ ਵਾ ਕਣਕਾਂ ਨੂੰ ਤਾਹਿ ਤਾ ਗਰਮੀ ਚ ਬੈਠੇ ਰਹੀ ਦਾ ਤੈਨੂੰ ਪਤਾ ਆ ਕਣਕਾਂ ਨਹੀਂ ਵਾਦ ਹੁੰਦੀਆਂ ਉਦ ਤਕ ਬੱਤੀ ਏਦਾਂ ਹੀ ਰਹਨਿ ਵਾ ਹਾਂ ਏਦਾਂ ਹੀ ਰਹਨਿ ਕਿ ਕਰ ਸਕਦੇ ਆ ਮੁੰਡੇ ਦੇ ਸੁਣਾ ਕਿ ਹਾਲ ਚਾਲ ਹੋਰ ਹੱਮ ਮੈ ਕਯਾ ਆਪਣੇ ਮੁੰਡੇ ਦੇ ਸੁਣਾ ਕਿ ਹਾਲ ਚਾਲ ਨੇ ਕਿ ਕਯਾ ਮੈ ਕਯਾ ਆਪਣੇ ਮੁੰਡੇ ਦੇ ਸੁਣਾ ਕਿ ਹਾਲ ਚਾਲ ਨੇ ਕੇਦੀ ਮੁੰਡੇ ਦੇ ਆਪਣੇ ਮੁੰਡੇ ਦੀ ਵਦੀਆਂ ਕਿ ਕਰਿ ਜਾਂਦਾ ਆ ਕੁਛ

ਕਿਵੇਂ ਸੁਤਾ ਵਾ ਹਾਂਜੀ ਕ ਜਾਗਦਾ ਪਯਾ ਠੀਕ ਠੀਕ ਕਿ ਕਯਾ